ਬੱਚਿਆਂ ਦਾ ਅੱਜ ਉਹਨੂੰ ਖਿਆਲ ਹੀ ਨਹੀਂ ਸੀ ਰਿਹਾ ਪਤੀ ਦੀਆਂ ਆਵਾਜ਼ਾਂ ਵੀ ਨਹੀਂ ਸੀ ਸਨ ਸੁਣਦੀਆਂ, ਕਦਮ ਉਹਦੇ ਕਾਹਲੀ ਕਹਾਲੀ ਅੰਦਰ ਬਾਹਰ ਫਿਰਦੇ, ਕਿੰਨੀ ਵਾਰ ਅੱਜ ਉਸਨੇ ਸ਼ੀਸ਼ਾ ਵੇਖਿਆ ਹੈਰਾਨੀ ਹੋਈ ਉਸਨੂੰ ਕਿਉਂ ਨਹੀਂ ਸੀ ਦਿਸੀ। ਉਹਦੇ ਵਾਲ ਇੰਨੇ ਥੋੜ੍ਹੇ ਕਿਉਂ ਰਹਿ ਗਏ ਸਨ, ਉਹ ਅੱਗੇ ਨਾਲੋਂ ਮੋਟੀ ਕਿਉਂ ਹੋ ਗਈ ਸੀ, ਚੋਖਾ ਚਿਰ ਲਾ ਕੇ ਅੱਜ ਉਹਨੇ ਘਰ ਸਜਾਇਆ, ਬੜੀ ਸੋਹਣੀ ਫਰਾਕ ਉਸ ਬੱਚਿਆਂ ਦੇ ਪਾਈ ਤੇ ਆਪਣੇ ਲਈ ਵੀ ਇੱਕ ਸੂਟ ਕੱਢਿਆਂ ਪਰ ਪਾਉਣ ਵੇਲੇ ਉਸਨੂੰ ਸ਼ਰਮ ਆ ਗਈ।

ਉਸਦੇ ਸੰਗ ਵਿੱਚ ਹੀ ਰੁੱਕ ਜਾਂਦੇ, ਕਿਉਂ ਕੀ ਗੱਲ ਹੈ, ਸਰਕਾਰਾਂ ਅੱਜ ਕਿਵੇਂ ਤੱਕਦੀਆਂ ਨੇ, ਦਫ਼ਤਰ ਜਾਣ ਲੱਗਿਆਂ ਉਹਦੇ ਪਤੀ ਨੇ ਪੁੱਛਿਆ ਨਹੀਂ ਕੁਛ ਵੀ ਨਹੀਂ, ਉਹਨੇ ਘਬਰਾ ਕੇ ਕਿਹਾ।

ਉਹਦਾ ਵਾਰ ਵਾਰ ਜੀਅ ਕੀਤਾ ਕਿ ਕਹਿ ਦੇਵੇ ਮੈਂ ਉਹਨੂੰ ਦੋ ਮਿੰਟ ਲਈ ਸਿਰਫ਼ ਦੋ ਮਿੰਟ ਲਈ ਘਰ ਬੁਲਾ ਲਵਾਂ ਪਰ ਤੇਰਾ ਉਹ ਕੌਣ ਹੈ? ਉਹ ਪੁੱਛਣਗੇ ਹਾਂ ਮੇਰਾ ਉਹ ਕੁੱਝ ਵੀ ਤੇ ਨਹੀਂ, ਉਹ ਸੋਚਦੀ। ਬੜੇ ਸਾਲ ਹੋਏ ਅਜੇ ਉਹ ਕੁਆਰੀ ਸੀ ਤੇ ਉਞ ਹੀ ਇੱਕ ਦਿਨ ਉਹਨਾਂ ਉਹਨਾਂ ਦੇ ਗੁਆਂਢ ਵਿੱਚ ਆ ਗਿਆ ਸੀ, ਲੋਕੀ ਕਹਿੰਦੇ ਸਨ ਕਿ ਇਹ ਤਾਂ ਧੀਆਂ ਵਰਗਾ ਪੁੱਤ ਹੈ, ਜਿਹੜਾ ਆਪਣੀ ਭੈਣ ਦੇ ਵਸੇਬੇ ਖਾਤਰ ਆਪਣੇ ਸਾਰੇ ਕੰਮ ਛੱਡ ਕੇ ਉਹਦੇ ਸਹੁਰੀ ਆ ਗਿਆ ਸੀ ਉਹਦੇ ਸੜੀਅਲ ਜਿਹੇ ਸਹੁਰੇ ਦੀਆਂ ਕਿੰਨੀ ਕਿੰਨੀ ਰਾਤ ਤੱਕ ਲੱਤਾਂ ਘੁੱਟਦਾ ਰਹਿੰਦਾ, ਸੱਸ ਉਹਦੀ ਨੂੰ ਨਹਾਉਣ ਲਈ ਪਾਣੀ ਗੇੜ ਕੇ ਦਿੰਦਾ, ਮੰਜੇ ਬਿਸਤਰੇ ਕੋਠੇ ਤੇ ਚੜ੍ਹਾਉਂਦਾ, ਧਾਰਾਂ ਕੱਢਦਾ। ਕਰਦਾ, ਪੱਠੇ ਕੁੱਤਰਦਾ ਲੱਕੜਾਂ ਪਾੜਦਾ ਤੇ ਮਸੀਨ ਤੇ ਆਟਾ ਪਿਹਾ ਲਿਆਉਂਦਾ, ਪੇਸੀਆਂ ਤੇ ਜਾ ਆਉਂਦਾ ਤੇ ਫਿਰ ਅਗਲੇ ਹੀ ਦਿਨ ਜਦੋਂ ਉਹਨੇ ਬੀਬੋ ਵੱਲ ਤੱਕਿਆ ਉਹ ਸਭ ਕੁੱਝ ਭੁੱਲ ਕਿੰਨਾ ਚਿਰ ਤੱਕਦਾ ਰਿਹਾ ਇਹ ਕੋਈ ਧੀਆਂ ਵਰਗਾ ਪੁੱਤ ਹੈ ਬੀਬੋ ਨੇ ਸੋਚਿਆ, ਉਹਨੂੰ ਹਾਸਾ ਆ ਗਿਆ ਤੇਰਾ ਵੀਰ ਤਾਂ ਬੜਾ ਚੰਗਾ ਹੈ ਭਾਬੀ ਤੇਰੇ ਸਾਰੇ ਕੰਮ ਕਰ ਦਿੰਦਾ ਹੈ, ਇੱਕ ਦਿਨ ਉਹਨੇ ਉਹਦੀ ਭੈਣ ਨੂੰ ਕਿਹਾ। ਉਹਦੀ ਭੈਣ ਹੱਸ ਪਈ ਤੇ ਉਸੇ ਵੇਲੇ ਕਿਸ ਗੱਲੋਂ ਉਹ ਵੀ ਬਾਹਰੋਂ ਹੱਸਦਾ ਆ ਰਿਹਾ ਸੀ ਬੀਬੋ ਕਹਿੰਦੀ ਹੈ ਤੂੰ ਬੜਾ ਚੰਗਾ ਹੈ ਰਘਬੀਰ, ਉਹਦੀ ਭੈਣ ਨੇ ਬੀਬੋ ਵੱਲ ਤੱਕ ਕੇ ਕਿਹਾ, ਅੱਛਾ ਜੇ ਬਈ ਬੀਬੋ ਕਹਿੰਦੀ ਹੈ ਤਾਂ ਮੈਂ ਸੱਚ ਮੁੱਚ ਹੀ ਚੰਗਾ ਬਣ ਜਾਂਦਾ ਹੈ ਉਹਨੇ ਉੱਤੋਂ ਹਾਸੇ ਵਿੱਚ ਜਵਾਬ ਦਿੱਤਾ, ਬੀਬੋ ਹੀ ਕਹਿੰਦੀ ਹੈ ਕੋਈ ਮਹਾਰਾਣੀ ਪਟਿਆਲਾ ਤਾਂ ਨੀ ਕਹਿੰਦੀ ਬੀਬੋ ਨੇ ਸਰਾਰਤ ਨਾਲ ਤੱਕ ਕੇ ਕਿਹਾ। ਮਹਾਰਾਣੀ ਸਾਡੀ ਬੀਬੋ ਨਾਲੋਂ ਕਿਤੇ ਚੰਗੀ ਹੋਣੀ ਆਂ ਉਹਨੇ ਮਿੱਠਾ ਜਿਹਾ ਤੱਕ ਕੇ ਕਿਹਾ ਤੇ ਬੀਬੋ ਨੇ ਵੀ ਉਹਦੀ ਵੱਲ ਖ਼ਬਰੇ ਕਿਵੇਂ ਤੱਕਿਆ ਕਿ ਉਹਦੀ ਭੈਣ ਬੁਲਾਂ ਜਿਹਾਂ ਵਿੱਚ ਮੁਸਕਰਾ ਪਈ ਬੀਬੋ ਘਰ ਤਾਂ ਪਰਤ ਆਈ ਪਰ ਹੁਣ ਉਹਨੂੰ ਲੱਗਦਾ ਜੋ ਕੁੱਝ ਵੀ ਉਹ ਕਰਦੀ ਹੈ, ਉਹ ਦੇਖਦਾ ਰਹਿੰਦਾ ਜੋ ਕੁੱਝ ਵੀ ਉਹ ਕਹਿੰਦੀ ਹੈ ਉਹ ਸੁਣਦਾ ਰਹਿੰਦਾ ਤੇ ਫਿਰ ਲੋਕਾਂ ਕਹਿਣਾ ਸ਼ੁਰੂ ਕਰ ਦਿੱਤਾ, ਕਿ ਬੀਬੋ ਚੰਗੀ ਚੰਗੀ ਤੇ ਸਿਆਣੀ ਸਿਆਣੀ ਬਣਦੀ ਜਾਂਦੀ ਹੈ ਪਰ ਰਘਬੀਰ ਦੇ ਸਾਹਮਣੇ ਆਉਂਦਿਆਂ ਹੀ ਉਹ ਘਬਰਾ ਜਾਂਦੀ, ਗੱਲ ਕਰਦੇ ਕਰਦੇ ਵਿਚੇ ਹੀ ਭੁੱਲ ਜਾਂਦੀ ਕੁੱਝ ਹੋਰ ਦਾ ਹੋਰ ਕਿਹਾ ਜਾਂਦਾ ਤੇ ਉਹ ਹੱਸ ਪੈਂਦਾ, ਉਹ ਸ਼ਰਮਾ ਜਾਂਦੀ। ਭੈਣ ਉਹਦੀ ਕਿੰਨਾ ਕਿੰਨਾ ਚਿਰ ਦੋਵਾਂ ਦੇ ਮੂੰਹਾਂ ਵੱਲ ਤੱਕਦੀ ਰਹਿੰਦੀ ਫਿਰ ਇੱਕ ਦਿਨ ਬੀਬੋ ਨੇ ਸੁਣਿਆ ਪਿੰਡ ਰਘਬੀਰ ਦੇ ਘਰ ਡਾਕਾ ਪੈ ਗਿਆ ਹੈ ਡਾਕੂ ਉਹਦੇ ਪਿਓ ਨੂੰ ਮਾਰ ਕੇ ਬੜਾ ਕੁੱਝ ਲੁੱਟ ਕੇ ਲੈ ਗਏ ਨੇ ਦਿਲ ਉਹਦਾ ਦਰਦ ਨਾਲ ਭਰ ਗਿਆ ਲੱਗਦਾ ਤਾਂ ਉਹ ਵੀ ਉਹਦਾ ਕੁੱਝ ਨਹੀਂ ਸੀ ਪਰ ਪਰ ਪਿਓ ਉਹਦਾ ਤਾਂ ਉਹਨੇ ਕਦੇ ਤੱਕਿਆ ਵੀ ਨਹੀਂ ਸੀ, ਲੱਗਦਾ ਤਾਂ ਉਹ ਵੀ ਉਹਦਾ ਕੁੱਝ ਨਹੀਂ ਸੀ ਫਿਰ ਪਿਓ ਉਹਦਾ ਨਾ ਤਾਂ ਉਹਨੇ ਕਦੇ ਤੱਕਿਆ ਵੀ ਨਹੀਂ ਸੀ। ਪਰ ਤਾਂ ਵੀ ਪਰ ਕਈ ਦਿਨ ਉਹਨੂੰ ਬੜੀ ਹੀ ਦੌੜ ਰਹੀ ਤੇ ਬੋਲਣ ਨੂੰ ਉਹਦਾ ਕਿਸੇ ਨਾਲ ਦਿਲ ਨਾ ਕਰਦਾ ਕਈ ਵਾਰ ਡਾਕੂਆਂ ਨੂੰ ਉਹਨੇ ਮਨ ਹੀ ਮਨ ਵਿੱਚ ਧਰਕਾਰਿਆ ਰਘਬੀਰ ਆਪਣੇ ਪਿੰਡ ਗਿਆ ਹੋਇਆ ਸੀ।

ਉਹ ਪਿੰਡੋਂ ਆ ਗਿਆ, ਮੂੰਹ ਉਤਰਿਆ ਉਤਰਿਆ ਹੋਇਆ ਸੀ, ਬੀਬੋ ਦਾ ਡਾਢਾ ਜੀਅ ਕੀਤਾ ਇਸਨੂੰ ਕੁੱਝ ਕਹੇ, ਇਸ ਤੋਂ ਕੁੱਝ ਪੁੱਛੇ ਲੋਕੀ, ਪੁੱਛਦੇ ਰਹਿੰਦੇ ਕਈ ਵਾਰੀ ਕੋਲ ਵੀ ਖੜੀ ਸੁਣਦੀ ਰਹਿੰਦੀ। ਪਰ ਕੁੱਝ ਕਹਿ ਸਕਣ ਦਾ ਉਸਨੂੰ ਕਦੇ ਮੌਕਾ ਨਾ ਮਿਲਿਆ ਕਈ ਦਿਨਾਂ ਪਿੱਛੋਂ ਉਹਨਾਂ ਦੇ ਘਰ ਖੂਹ ਵਿੱਚ ਡੋਰ ਕੱਢਣ ਵਾਲਾ ਕੁੰਡਾ ਲੈਣ ਆਇਆ ਬੀਬੀ ਘਰੇ ਇਕੱਲੀ ਸੀ ਬੀਜੀ ਬੀਜੀ ਉਸਦੇ ਕਿਸੇ ਮਗਰ ਵਾਲੇ ਘਰ ਗਈ ਹੋਈ ਸੀ ਉਹ ਡਾਕੂ ਫੜੇ ਫੁੜੇ ਗਏ ਨੇ ਜਾਂ ਨਹੀਂ? ਬੀਬੋ ਨੇ ਪੁੱਛਿਆ, ਕਿੰਨਾ ਚਿਰ ਉਹ ਜਵਾਬ ਦੇਣਾ ਭੁੱਲ ਗਿਆ ਤੇ ਬੀਬੋ ਦੇ ਮੂੰਹ ਵੱਲ ਤੱਕਦਾ ਰਿਹਾ ਤੇ ਫਿਰ ਦੋ ਮੋਟੇ ਮੋਟੇ ਹੰਝੂ ਉਹਦੀਆਂ ਅੱਖਾਂ ਵਿੱਚ ਲਿਸ਼ਕ ਪਏ। ਪਹਿਲੀ ਵਾਰ ਜਕਦਿਆਂ ਜਕਦਿਆਂ ਉਹਦਾ ਹੱਥ ਬੀਬੋ ਨੇ ਫੜਕੇ ਘੁੱਟਿਆ ਤੇ ਉਹ ਭਰੀਆਂਂ ਅੱਖਾਂ ਨਾਲ ਮੁਸ਼ਕਰਾ ਪਿਆ, ਫਿਰ ਫਿਰ ਇੱਕ ਦਿਨ ਬੀਬੋ ਬਿਮਾਰ ਹੋ ਗਈ, ਉਹ ਆਨੀ ਬਹਾਨੀ ਇੱਕ ਅੱਧਾ ਚੱਕਰ ਮਾਰ ਜਾਂਦਾ ਤੇ ਬੀਜੀ ਨੂੰ ਕਹਿੰਦਾ ਬੀਜੀ ਮੈਂ ਸ਼ਹਿਰ ਚੱਲਿਆ ਹਾਂ ਜੇ ਬੀਬੋ ਲਈ ਕੋਈ ਦਵਾਈ ਮੰਗਵਾਉਣੀ ਹੈ, ਤਾਂ ਮੈਂ ਲਿਆ ਦੇਵਾਂ ਤੇ ਬੀਬੋ ਨੂੰ ਪਤਾ ਹੁੰਦਾ ਸੀ ਕਿ ਸ਼ਹਿਰ ਸਿਰਫ਼ ਉਸੇ ਦੀ ਦਵਾਈ ਲੈਣ ਜਾ ਰਿਹਾ ਹੈ। ਤੇ ਕਦੇ ਕਦੇ ਉਹਦਾ ਦਿਲ ਕਰਦਾ ਸੀ ਕਿ ਕੌੜੀ ਦਵਾਈ ਵੀ ਸਾਰੀ ਦੀ ਸਾਰੀ ਇੱਕੋ ਵਾਰ ਪੀ ਜਾਏ ਫਿਰ ਇੱਕ ਦਿਨ ਬੀਬੋ ਨੂੰ ਪਤਾ ਲੱਗਿਆ ਕਿ ਉਹਦੇ ਭਣੋਈਏ ਦੀ ਸ਼ਹਿਰ ਕਿਤੇ ਨੌਕਰੀ ਲੱਗ ਗਈ ਹੈ, ਤੇ ਹੁਣ ਉਹ ਆਪਣੇ ਪਿੰਡ ਵਾਪਸ ਚਲਿਆ ਜਾਏਗਾ, ਤੂੰ ਆਇਆ ਹੀ ਕਾਹਨੂੰ ਸੀ ਵੈਰੀਆ।

ਪਰ ਉਸਨੂੰ ਕੁੱਝ ਵੀ ਨਾ ਕਹਿ ਸਕੀ, ਤੇ ਉਹ ਚਲਿਆ ਗਿਆ ਇੱਕ ਸੁਪਨੇ ਵਾਂਗ ਹੀ ਸੀ ਤੇ ਸੁਪਨੇ ਵਾਂਗ ਹੀ ਆਪਣੀਆਂ ਸਾਰੀਆਂ ਪੈੜਾਂ ਸਮੇਟ ਕੇ ਤੁਰ ਗਿਆ ਬੀਬੋ ਦਾ ਬੜਾ ਹੀ ਦਿਲ ਕਰਦਾ ਕੋਈ ਉਹਦੀ ਗੱਲ ਕਰੇ, ਕੋਈ ਉਹਦਾ ਜ਼ਿਕਰ ਕਰੇ, ਕੋਈ ਉਹਦਾ ਨਾਂ ਲਵੇ, ਕੋਈ ਉਹਦਾ ਸੁੱਭ ਸੁਨੇਹਾਂ ਦੱਸੇ ਪਰ ਉਹ ਜਿਹੜਾ ਵਾਂਗ ਦੋ ਪਲਾਂ ਦੋ ਪਲ ਰਹਿ ਹਮੇਸ਼ਾ ਲਈ ਤੁਰ ਗਿਆ ਸੀ, ਕੌਣ ਉਹਨੂੰ ਯਾਦ ਕਰਦਾ ਕੌਣ ਉਹਦਾ ਜ਼ਿਕਰ ਕਰਦਾ, ਤੇ ਇਉਂ ਹੀ ਵਰ੍ਹਾ ਲੰਘ ਗਿਆ ਮਾਪਿਆਂ ਬੀਬੋ ਦਾ ਵਿਆਹ ਕਰ ਦਿੱਤਾ, ਉਹਦੀ ਨਾਂਹ ਨੁੱਕਰ ਦਾ ਤਾਂ ਕੋਈ ਸਵਾਲ ਹੀ ਨੀ ਸੀ ਪੈਦਾ ਹੁੰਦਾ ਪਰ ਇਸ ਵਿਆਹ ਦਾ ਉਹਨੂੰ ਜ਼ਰਾ ਚਾਅ ਨਹੀਂ ਸੀ, ਉਹ ਸੋਚਦੀ ਮੈਂ ਪਰਾਈ ਹੋਣ ਲੱਗੀ ਹਾਂ, ਇੱਕ ਵਾਰੀ ਤਾਂ ਆ ਸੁਨੇਹਾਂ ਪੁੱਛ ਵੈਰੀਆ ਵਿਆਹ ਹੋ ਗਿਆ, ਪਤੀ ਚੰਗਾ ਸੀ ਜੇ ਚੰਗਾ ਨਾ ਵੀ ਹੁੰਦਾ ਫਿਰ ਵੀ ਭਲਾ ਉਹਨੂੰ ਕੀ ਇਤਰਾਜ਼ ਹੋ ਸਕਦਾ ਸੀ ਤੇ ਉਹ ਸਾਰਾ ਦਿਨ ਉਹਦੇ ਘਰਦੇ ਤੇ ਉਹਦੇ ਮਾਪਿਆਂ ਦੇ ਕੰਮਾਂ ਧੰਦਿਆਂ ਵਿੱਚ ਜੁੱਟੀ ਰਹਿੰਦੀ।

ਪਰ ਫਿਰ ਵੀ ਕਦੇ ਕਦੇ ਜਦੋਂ ਇਕੱਲੀ ਬੈਠਦੀ ਉਹਨੂੰ ਆਪਣਾ ਆਪ ਓਪਰਾ ਓਪਰਾ ਲੱਗਦਾ ਤੇ ਉਹਨੂੰ ਮਹਿਸੂਸ ਹੁੰਦਾ ਜਿਵੇਂ ਸਭ ਕੁੱਝ ਹੁੰਦੇ ਹੋਏ ਵੀ ਉਹ ਸਿਰਫ਼ ਦਿਨ ਕਟੀ ਕਰ ਰਹੀ ਹੈ। ਪਰ ਇਹਨਾਂ ਸੋਚਾਂ ਤੋਂ ਘਬਰਾ ਕੇ ਉਹ ਇੱਕਦਮ ਉੱਠ ਖਲੋਂਦੀ ਤੇ ਕੋਈ ਨਾ ਕੋਈ ਕੰਮ ਕਰਨ ਲੱਗ ਜਾਂਦੀ ਤੇ ਕਰੀ ਜਾਂਦੀ, ਕਰੀ ਜਾਂਦੀ ਜਦੋਂ ਥੱਕੋ ਥੱਕ ਕੇ ਚੂਰ ਨਾ ਹੋ ਜਾਂਦੀ ਪਤੀ ਉਹਦਾ ਜਦ ਕਿਸੇ ਸੋਹਣੀ ਕੁੜੀ ਵੱਲ ਤੱਕ ਬੰਨੀ ਤੱਕਦਾ ਤੱਕਦਾ ਘਬਰਾ ਕੇ ਉਸ ਵੱਲ ਦੇਖਦਾ ਉਹ ਹੱਸ ਪੈਂਦੀ ਉਹਨੂੰ ਪਤਾ ਨੀ ਕਿਉਂ ਕਦੇ ਈਰਖਾ ਨਹੀਂ ਹੋਈ ਸੀ ਉਞ ਵੀ ਉਹਨੂੰ ਕੋਈ ਔਖ ਨਹੀਂ ਸੀ, ਕੋਈ ਘਾਟ ਹੀ ਨਹੀਂ ਸੀ ਕੋਈ ਹੋਰ ਚਾਹ ਨਹੀਂ ਸੀ ਬਸ ਇੱਕ ਚੀਸ ਜਿਹੜੀ ਕਦੇ ਉੱਠਦੀ ਮੱਲੋ ਮੱਲੀ ਬੱਚਿਆਂ ਨੂੰ ਝਿੜਕਿਆ ਜਾਂਦਾ ਪਤੀਆਂ ਦੀਆਂ ਆਵਾਜ਼ਾਂ ਅਣਸੁਣੀਆਂ ਕਰਨ ਨੂੰ ਦਿਲ ਕਰਦਾ, ਉਹ ਆਪਣੇ ਆਪ ਨੂੰ ਕੁੱਝ ਮਾਰ ਲੈਣਾ ਚਾਹੁੰਦੀ ਸੀ ਜਿਸ ਨਾਲ ਉਸਨੂੰ ਅੰਤਾਂ ਦੀ ਪੀੜ ਹੋਵੇ। ਉਹ ਉਸ ਪੁਰਾਣੀ ਕਹਾਣੀ ਨੂੰ ਤਕਰੀਬਨ ਭੁੱਲ ਚੁੱਕੀ ਸੀ ਤੇ ਯਾਦ ਤਾਂ ਉਹਨੂੰ ਉਹਨੇ ਕਦੇ ਰੱਖਣਾ ਵੀ ਨਹੀਂ ਸੀ ਚਾਹਿਆ ਉਹ ਨਹੀਂ ਚਾਹੁੰਦੀ ਸੀ ਕਿ ਉਸਦਾ ਕੋਈ ਅਸਰ ਉਹਦੇ ਘਰ ਤੇ, ਉਹਦੇ ਪਤੀ ਤੇ ਤੇ ਉਹਦੇ ਬੱਚਿਆਂ ਦੀ ਖ਼ੁਸ਼ੀ ਉੱਤੇ ਪਵੇ ਹੁਣ ਤਾਂ ਇਹ ਉਹਦੇ ਲਈ ਸਭ ਕੁੱਝ ਸਾਂਭੇ ਸਨ, ਇਹਨਾਂ ਨਾਲ ਹੀ ਉਹਦੇ ਦੁੱਖ ਸੁੱਖ ਸਨ, ਇਹਨਾਂ ਨਾਲ ਹੀ ਉਹਨੇ ਸੁੱਖ ਮਨਾਈ ਤਦੇ ਤਾਂ ਉਹ, ਉਹ ਆਖਰ ਨੂੰ ਜੰਞ ਮੁੜ ਚੱਲੀ ਤੇ ਉਹ ਵੀ ਜਾ ਰਿਹਾ ਸੀ, ਧੂੜ ਭਰੇ ਰਾਹਾਂ ਵੱਲ, ਬੀਬੋ ਨੇ ਡਾਢੀ ਹਸਰਤ ਨਾਲ ਤੱਕਿਆ ਤੇ ਉਹਨੂੰ ਲੱਗਿਆ, ਉਹਦੀ ਸਾਰੀ ਜ਼ਿੰਦਗੀ ਉਤੇ ਇੱਕ ਧੂੜ ਜਿਹੀ ਜੰਮੀ ਹੋਈ ਹੈ ਜਿਹਦੇ ਹੇਠਾਂ ਪਤਾ ਨੀ ਵਰ੍ਹਿਆਂ ਤੋਂ ਕੀ ਕੁੱਝ ਢਕਿਆ ਪਿਆ ਹੈ। ਇਸ ਧੂੜ ਦੀਆਂ ਸਾਰੀਆਂ ਕੰਨੀਆਂ ਉਹਨੇ ਘੁੱਟ ਕੇ ਫੜ, ਘੁੱਟ ਕੇ ਫੜ ਲਈਆਂ ਤੇ ਉਹਨੂੰ ਯਾਦ ਆਇਆ ਤੇ ਗੁੱਡੀ ਸਕੂਲੋਂ ਆਉਣ ਵਾਲੇ ਹਨ, ਚਾਹ ਧਰਾਂ ਦਫ਼ਤਰੋਂ ਆਉਂਦਿਆਂ ਨੇ ਹੱਥ ਪੈਰ ਧੋਣੇ ਹੋਣਗੇ। ਉਹਨਾਂ ਲਈ ਪਾਣੀ ਤੱਤਾ ਰੱਖਾਂ, ਅੱਜ ਤਾਂਂ ਕੱਪੜੇ ਵੀ

ਵਧੀਆ ਕਿਵੇਂ ਜਨਾਬ ਹੋਰ। ਬਸ ਵਧੀਆ ਉਹ ਸੱਚ ਤੁਹਾਡੀ ਵਹੁਟੀ ਦਾ ਕੀ ਹਾਲ ਆ। ਸਾਡੀ ਵਹੁਟੀ ਵੀ ਠੀਕ। ਆਉਂਦਾ ਸੀ ਮੇਰੇ ਤੋਂ। ਹਾਂ ਆਉਂਦਾ ਸੀ ਹੁਣ ਠੀਕ ਆ ਕਰਦੀ ਸੀ ਅਮ ਹੁਣ ਬਾਰੇ ਪੁੱਛਿਆ ਹੀ ਹਾਂ

ਕੁਛ ਨਹੀਂ ਏਦਾਂ ਈ ਬੱਸ ਗੱਲਬਾਤ ਕੀਤੀ ਰਾਜੀ ਬਾਜੀ ਪੁੱਛਿਆ ਬੱਚਿਆ ਦਾ ।

ਮੈਂ ਕਹਿਣ ਦੀ ਪੂਨਾ ਤੇ ਸਿੱਧੀ ਆ

ਕੀਤੀ ਹੀ ਗੱਲ ਕਹਿੰਦੇ ਹੀ ਵੇਖਲਾਂਗੇ ਅੱਛਾ ਅੱਛਾ ਕੁੜੀ ਵਖਾਣ ਦੇ ਹੀ ਹਮ

ਨਾ ਨੀਤਾ ਪਸੰਦ ਨਹੀਂ ਕੋਈ ਆਉਂਦਾ। ਆਹੋ ਇੱਕ ਤੇ ਨੱਕ ਚਾੜ ਚਾੜ ਕੇ ਬੜੀਆਂ ਗੱਲਾਂ ਕਰਦੀ ਆਹੋ ਨੱਕ ਚਾੜ ਚਾੜ ਗੱਲਾਂ ਕਰਦੀ ਸੀ।

ਹਮ ਹੋਰ ਫੇਰ। ਕਰਤੀ ਨਾਂ ਮੇਰੇ ਤੇ ਪਸੰਦ ਈ ਨਹੀਂ ਆ ਵੇਖਣ ਤੋਂ ਪਹਿਲਾਂ ਹੀ। ਹਮ ਲੁਤਰੀ ਆ ਕੇ

ਹਮ ਕੀ ਪਤਾ ਕੀਹਦੇ ਨਾਲ ਕਰਾਉਣਾ ਕੁਛ ਨਹੀਂ ਹੀ ਪਤਾ।

ਵਧੀਆ ਵਾਪਸੀ ਦੀਦੀ ਆਹ ਹੋ ਜਾਂਦੀਆਂ। ਹੈਂ ਮੈਂ ਫੋਟੋ ਵੱਡੀ ਕਰਾਉਣੀ ਹੀ ਤੇ ਕਿੰਨੇ ਕੁ ਦੀ ਆ ਜਾਂਦੀ ਵੱਡੀ। ਹਜ਼ਾਰ ਪੰਦਰਾਂ ਸੋ ਰੁਪਏ ਦੀ ਅੱਠ ਸੋ ਦੀ ਓਏ ਹੋਏ ਜਿੰਨੇ ਵਾਲੀ ਕਰਾਉਣੀ ਮੈਂ ਕਹਿਣ ਦੀ ਹੀ ਚੱਲ ਇੱਕ ਨਿਆਣਿਆਂ ਦੀ photo ਵੱਡੀ ਕਰਾ। ਠੀਕ ਆ ਨਿਆਣਿਆਂ ਦੀ photo ਵੱਡੀ ਕਰ ਕੇ ਲਾ ਲਓ ਆਹੋ ਚੱਲ ਮੈਂ ਤੈਨੂੰ ਪੈਹੇ send ਕਰਾਂਗੀ ਤੇ ਕਰਾਦੀਂ ਆਪਣੇ ਪਿੰਡੋਂ।

ਅਕਾਸ਼ ਦੀ photo ਜਿੱਡੀ photo ਕਰਾਦਾ

ਇਹ ਹਜ਼ਾਰ ਰੁਪਏ ਦੀ ਹੈ

ਹੋਰ

ਰੂਤਾਂ ਠੀਕ ਆ ਹਾਂ ਤੁਸੀਂ ਸੁਣਾਓ ਆਪਣੀ। ਠੀਕ ਆ ਪਰ ਜੋ ਮੈਂ ਕਹਿਣ ਦੀ ਨਾ ਸੋਮਵਾਰ ਆਵਾਂਗੇ ਤੁਹਾਡੇ ਪਿੰਡ। ਠੀਕ ਆ ਆ ਜਾਇਓ ਭਾਵੇਂ ਅੱਜ ਈ ਆਜੋ। ਆਹੋ ਹੁਣ ਤੇ ਰਾਤ ਪੈਗੀ ਭੈਣੇ ਹੁਣ ਕਿਥੋਂ ਆਉਣਾ।

ਤੇ ਆਹੋ ਤੁਹਾਨੂੰ ਬਸ ਡੀਕਨ ਦੀ ਹੋਰ ਕੋਈ ਕੰਮ ਥੋੜਾ ਲੈ ਤੇ ਭੈਣ ਜੀ ਤੁਸੀਂ ਭਰਾ ਨੇ ਹੈਂ। ਮੈਂ ਕਿਹਾ ਹੋਣੇ ਹੈ। ਹਮ ਐਨੇ ਪੈਹੇ ਖਰਚ ਲੈਂਦੇ ਇੱਕ ਰੱਬ ਲਈ ਨਹੀਂ ਖਰਚ ਸਕਦੇ ਥੋੜੇ ਜਿਹੇ।

ਓਥੇ ਹੈਗੀ ਆ ਲੈ ਮੈਨੂੰ ਸੂਟਾਂ ਦਾ ਘਾਟ ਆ ਦੱਸ ਜਾਂ ਪੈਹਿਆਂ ਦੀ ਭੁੱਖ ਆ। ਆਹੋ ਕਹਿਣਾ ਸ਼ਾਹੂਕਾਰ ਮੈਂਆਂ ਸ਼ਾਹੂਕਾਰ ਮੇਰਾ ਘਰਵਾਲਾ ਤੇ। ਹੋਰ।

ਦਾ course ਮੈਂ ਕਰਨ ਦੀ ਘਰਵਾਲਾ ਮੇਰਾ judge ਆ।

ਤੇ ਸੱਸ ਮੇਰੀ teacher ਆ।

ਕੀ ਕਹਿੰਦਾ ਤੇਰਾ

ਕੀ ਕਹਿਣ ਦੀ ਆਂ। ਮੈਂ ਕਿਹਾ ਸੱਸ ਮੇਰੀ teacher ਆ। ਹਮ ਮੇਰੇ ਸਹੁਰੇ ਦੀ ਦੁਕਾਨ ਵਿਚਾਰੇ ਅੱਛਾ ਹੋਰ।

ਠੀਕ ਆ ਹੋਰ ਫੇਰ ਠੀਕ ਆ ਪੱਠੇ ਪੁੱਠੇ ਫੇਰ ਕੌਣ

ਪੱਠੇ ਪੁੱਠੇ ਫੇਰ ਕੌਣ ਕੁਤਰ ਕੇ ਪਾਉਂਦਾ ।

ਕਦੀ ਕਦੀ ਕਦੀ ਨੀਟਾ ਚਲ ਜਾਂਦਾ।

ਕਦੀ ਕਦੀ ਨੀਟਾ ਚਲ ਜਾਂਦਾ ਕਦੀ ਕਦੀ ਗੋਲੂ ਚਲ ਜਾਂਦਾ। ਅਹ ਠੀਕ ਆ ਹੋਰ ਨੀਤਾ ਤੇ ਬਸ ਪੱਠੇ ਪੁੱਠੇ ਦਿੰਦੀ ਆ ਤੇ ਬਸ।

ਸਾਡਾ ਕੰਮ ਤੇ ਗੋਲੂ ਕਰਦਾ ਘਰ ਦਾ ਫੇਰ ਮੈਂ ਦਿਆੜੀ ਠੀਕ ਆ ਤੇ ਦਿਆੜੀ ਦੇ ਦੇਣੀ ਆਂ। ਤੇ ਨਹੀਂ ਤੇ ਉਹ ਤੁਹਾਡੀ ਧਾਰਾਂ ਧੁਰਾਂ ਕੌਣ ਕੱਢਦਾ। ਧਾਰਾਂ ਕਢਾ ਲਈ ਦੀ ਅੱਛਾ। ਪੱਕੀ ਰਾਖੀ ਹੋਣੀ ਨਾ ਜਨਾਨੀ ਫੇਰ।

ਹੋਰ ਫੇਰ ਪੈਹੇ ਤਿੰਨਾ ਦੇ ਖਰਚ ਹੋ ਜਾਂਦੇ ਆ।

ਹਮ ਜਾਲ ਬੜਾ ਲੱਗਾ ਮੈਂ ਕਹਿਣ ਦੀ ਹੀ ਕਿਸੇ ਦਿਨ ਕੰਮਵਾਲੀ ਨੂੰ ਸੱਦ ਕੇ ਤੇ ਓਹਦੇ ਤੋਂ ਪਿੰਕੀ ਨੂੰ ਸੱਦ ਕੇ ਤੇ। ਮਾੜਾ ਖਲੇਰ ਚੁਕਾਵਾਂਗੇ। ਠੀਕ ਆ ਹੋਰ ਫਿਰ ਹਾਡੇ ਪਿੰਡ ਇੱਕ ਪਿੰਕੀ ਆ ਹੈ ਤੇ ਮਖੌਲਣ ਆ ਅੱਛਾ।

ਤੇ ਲੈਂਦਾ ਪੈਹੇ ਕਿਤੇ। ਹੋਰ ਹੋਰ ਫੇਰ ਵਧੀਆ ਠੀਕ ਆ ਪਿੰਕੀ ਕੀ ਕਰਦੀ ਹੁੰਦੀ ਅੱਜਕਲ। ਪਿੰਕੀ ਕੁਝ ਨਹੀਂ ਵੇਹੜਾ ਵੁਹੜਾ ਪੱਟ ਦਿੰਦੀ ਆ।

ਹੋਰ ਫੇਰ ਕਿਵੇਂ ਗੱਲਾਂ ਬਾਤਾਂ। ਬਸ ਵਧੀਆ। ਹਮ ਕੀ ਕਰਨ ਡਈ ਆ । ਕੁਝ ਨਹੀਂ ਸੋਮ ਬਜਾਰ ਜਾਣਾ ਸੀ ਹਾਂ ਸਬਜ਼ੀ ਲੈਣ। ਠੀਕ ਆ ਸੋਮਬਜ਼ਾਰ ਚੱਲੀ ਆਂ ਆਹ ਕਿੰਨੇ ਕਿੰਨੇ ਦਿਨ ਅੱਛਾ

Sale ਕਿੰਨੇ ਕੁ ਦਿਨ ਲਗਦੀ ਆ। Sale ਸੋਮਵਾਰ ਈ ਬਸ। ਨਹੀਂ ਮੀਆਂ ਕਿਹਾ ਕਿੰਨੇ ਕਿੰਨੇ ਦੀ ਲਗਦੀ ਆ। ਸਵੇਰੇ ਜਿਹੜੇ ਵੇਲੇ ਮਰਜੀ ਚਲਜੀ। ਹੋਰ

ਹਾਂ ਕੀ ਕਰਨ ਰਹੀ ਆਂ? Hello ਹਾਂ

ਹਮ ਨੀਂਦ ਆਉਣ ਦੀ ਬੀ ਆ ਠੀਕ ਆ ਅੱਜ ਦਿਨੇ ਵੀ ਨਹੀਂ ਨਾ ਸੁੱਤੀ ਮੈਂ। ਕਿਉਂ ਦਿਨੇ ਕਿਉਂ ਨਹੀਂ ਸੁੱਤੇ ਗਏ ਹੀ ਕਿਤੇ। ਅੱਛਾ ਅੱਛਾ ਹੋਰ ਕੀ ਹੋਰ ਤੁਸੀਂ ਕੀ ਕਰਦੇ ਹੁੰਦੇ ਹੋ? ਮੈਂ

ਨਹੀਂ ਤੁਸੀਂ ਅਸੀਂ ਤੇ ਦਿਨੇ ਸੋ ਜਾਣੇ ਤੇ ਰਾਤੀ ਫੇਰ ਨੀਂਦ ਨਹੀਂ ਆਉਂਦੀ ਫੇਰ phone ਫਾਨ ਲਾ ਲਈਦਾ ਕਦੀ ਕਿਸੇ ਨੂੰ ਤੇ ਕਦੀ ਕਿਸੇ ਨੂੰ ਤੁਸੀਂ ਕੀ ਕਰਦੇ ਹੋ ਬੰਦਾ ਪੁੱਛੇ। ਅਸੀਂ ਤੇ ਸੌਣ ਦੋ ਏਦਾਂ ਹੀ ਬਸ busy ਰਹੇ ਪਰੌਹਣੇ ਆ ਗਏ। Busy ਕਿਥੇ ਰਹਿ ਗਏ ਤੁਸੀਂ ਨੌਕਰ ਰੱਖੇ ਹਵੇਲੀ ਤੁਸੀਂ ਨੌਕਰ ਰੱਖੇ ਤੇ busy ਕਿਥੇ ਰਹਿ ਗਏ ਤੁਸੀਂ ਬੰਦਾ ਪੁੱਛੇ।

ਅੱਛਾ ਹੋਰ ਫੇਰ। ਅੱਜ ਭੈਣੇ ਸੱਚ ਮੈਂ ਉਹ ਰਾਧਾ ਵਾਲਾ ਡਰਾਮਾ ਵੇਖਿਆ। ਹੋਰ ਰਾਧਾ ਵਾਲਾ ਮੈਂ ਕਿਹਾ। ਹੈਲੋ ਹਾਂ ਮੈਂ ਕਿਹਾ ਰਾਧਾ ਵਾਲ਼ਾ ਡਰਾਮਾ ਵੇਖਿਆ ਅੱਜ ਮੈਂ।

ਚਲ ਚੰਗਾ ਫੇਰ ਮੰਮੀ ਤੈਨੂੰ ਨੀਂਦ ਆ। ਭੈਣਜੀ ਤੁਹਾਨੂੰ ਨੀਂਦ ਆਉਣ ਦੀ ਸੌਣਜੋਂ।

ਕਰਾਂਗੀ ਫੇਰ ਮੈਂ ਚੰਗਾ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰਾ ਨਾਮ ਗੁਰਵਿੰਦਰ ਸਿੰਘ, ਪਿੰਡ ਕੁੰਬੜਾ ਦਾ ਰਹਿਣ ਵਾਲਾ ਆ ਜੀ। ਮੈਂ ਅੱਜ ਤੁਹਾਡੇ ਨਾਲ ਆਪਣਾ ਵਿਚਾਰ ਸਾਂਝਾ ਕਰਨ ਲੱਗਿਆ ਜੀ। ਜੋ ਮੇਰੀ ਜਿੰਦਗੀ ਦੇ ਵਿੱਚ ਵਾਪਰਿਆ ਆ, ਮੈਂ ਤੁਹਾਡੇ ਸਾਹਮਣੇ ਰੂ-ਬ-ਰੂ ਕਰਨ ਲੱਗਿਆ। ਵੀ ਮੇੇਰੇ ਨਾਲ ਕੀ-ਕੀ ਹੋਇਆ ਤਾਂ ਤੁਸੀਂ ਧਿਆਨ ਨਾਲ ਮਾੜਾ ਜਿਹਾ ਗੌਰ ਕਰੀਓ ਜੀ। ਸਭ ਤੋਂ ਪਹਿਲਾਂ ਮੈਂ ਛੇਵੀਂ class ਚ ਸੀ ਮਤਲਬ ਕਿ ਛੇਵੀਂ class ਚ ਪੜ੍ਹਦੇ-ਪੜ੍ਹਦੇ ਇੱਕ ਉਮਰ ਜੀ ਹੋਣ ਲੱਗ ਜਾਂਦੀ ਏ ਬੰਦੇ ਦੀ, ਸੌਲਾਂ-ਸਤਾਰਾਂ ਸਾਲ ਦੇ ਵਿੱਚ। ਇੱਕ ਮੈਨੂੰ ਕੁੜੀ ਨਾਲ ਪਿਆਰ ਹੋਇਆ ਸੀ ਤੇ ਉਹਦੇ ਆਪਾ according ਅੱਜ ਤੁਹਾਡੇ ਨਾਲ ਗੱਲ ਕਰਨ ਲੱਗੇ ਆ, ਠੀਕ ਆ ਜੀ। ਤੇ ਕੁੜੀ ਦਾ ਨਾਮ ਸਿਮਰਨ ਸੀਗਾ ਤੇ ਉਹਦੇ ਨਾਲ ਮੇਰੀ ਗੱਲਬਾਤ ਹੋਈ। ਚਲੋ ਵਧੀਆ ਚਲੀ ਗਿਆ system ਠੀਕ ਸੀਗਾ। ਤੇ ਉਹਤੋਂ ਬਾਅਦ ਕੀ ਹੋਇਆ ਜਿੰਦਗੀ ਵਿੱਚ ਇੱਕ ਇਹੋ ਜਿਹਾ ਹਨ੍ਹੇਰੀ ਜੀ ਆਈ ਨਾ ਬਸ, ਜਿਹੜਾ ਸਭ ਕੁਛ ਇੰਨਾ ਸੋਹਣਾ ਹੁੰਦਾ ਸੀਗਾ, ਉਹ minute ਚ ਬਿਖਰ ਗਿਆ। ਉਹ ਪਲ ਬਣਾਉਣ ਨੂੰ ਮੈਨੂੰ ਛੇ-ਸੱਤ ਸਾਲ ਲੱਗ ਗਏ ਸੀ। ਪਰ ਉਹ ਇੱਕ ਦਿਨ ਇਹੋ ਜਿਹਾ ਆਇਆ ਬੱਸ ਮੇਰੇ ਲਈ ਪੰਦਰਾਂ minute ਵੀ, ਪੰਦਰਾਂ minute ਦੇ ਵਿੱਚ ਮੇਰੀ ਜਿੰਦਗੀ ਪਾਸੇ ਹੋ ਗਈ, ਮਤਲਬ ਕਿ ਖਤਮ ਕਰਤੀ। ਨਾ ਮੈਨੂੰ reason ਪਤਾ ਲੱਗਿਆ। ਚਲੋ ਚੰਗੀ ਗੱਲਬਾਤ ਸੀਗੀ, ਵਧੀਆ ਸੀਗਾ relation ਸਾਫ ਸੁਥਰਾ ਸੀਗਾ ਮਤਲਬ ਕਿ। ਪਿਆਰ ਨਾਲ ਗੱਲਬਾਤ ਚੱਲਦੀ ਰਹੀ, ਚੱਲਦੀ ਰਹੀ। ਤੇ ਇੱਕ ਵਾਰੀ ਗੱਲ ਪਤਾ ਨੀ ਕੀ ਹੋਇਆ ਤੇ ਉਹਨਾਂ ਦੇ friend circle ਚੋਂ ਉਹਨਾਂ ਨੂੰ ਇਹੋ ਜਿਹਾ ਕਿਸੇ ਨੇ ਮੇਰੇ ਖਿਲਾਫ ਭੜਕਾਤਾ, ਵੀ ਉਹ ਮੇਰੇ ਤੋਂ ਨਫਰਤ ਜਿਹੀ ਕਰਨ ਲੱਗ ਗਈ। ਨਫਰਤ ਜਿਹੀ ਕਰਨ ਲੱਗ ਗਈ। ਤੇ ਆਪਾ ਉਹਤੋਂ ਬਾਅਦ ਫਿਰ ਵੀ ਮਾੜੀ ਜਿਹੀ ਹਿੰਮਤ ਨੀ ਹਾਰੀ। hello ਵੀ ਉਹਤੋਂ ਬਾਅਦ ਉਹਨੇ phone ਤੇ ਮੇਰੇ ਨਾਲ ਗੱਲ ਕਰੀ ਵੀ ਕਹਿੰਦੀ ਹਾਂਜੀ ਕਿੱਥੇ ਓ ਤੇ ਮੈਂ ਉਹਨੂੰ ਕਿਹਾ ਵੀ ਮੈਂ ਘਰੇ ਆ।

ਮੈਂ ਕਿਹਾ ਨਹੀਂ, ਮੈਨੂੰ ਗੁਰੂ ਘਰ ਲੈ ਚੱਲ। ਵੀ ਆਪਾ ਦੋਨੋਂ ਚੱਲਦੇ ਆ। ਵੀ ਥੋਡੇ ਦਰਬਾਰ ਸਾਹਿਬ ਅੱਗੇ ਤਾਂ ਕੁਛ ਵੀ ਨੀ ਹੈਗਾ। ਮੈਂ ਉਹਨਾਂ ਅਹ ਜੇ ਤੁਹਾਨੂੰ ਲੱਗਦਾ ਤੇਰੇ ਕੋਲ ਝੂਠ ਬੋਲਿਆ, ਮੈਂ ਉਹਨਾਂ ਕੋਲ ਝੂਠ ਥੋੜੀ ਬੋਲੂਗਾ, ਗੁਰੂ ਘਰ। ਚਲੋ ਫਿਰ ਅਸੀਂ ਚਲੇ ਗਏ ਉਥੇ, ਮੱਥਾ ਟੇਕਿਆ, ਸਹੁੰ ਚੁੱਕੀ। ਮੈਂ ਬਾਬਾ ਜੀ ਦੀ ਸਹੁੰ ਲੱਗੇ, ਤੈਨੂੰ ਕਿਸੇ ਨੇ ਭੜਕਾਇਆ, ਮੇਰੇ ਅਹ ਮਤਲਬ ਕੀ ਮੇਰੇ ਖਿਲਾਫ ਤੈਨੂੰ ਉਹ ਕਰੀਆ ਗੁਮਰਾਹ, ਕਹਿ ਦਿੰਦੇ ਆ ਪੰਜਾਬ ਚ ਹਨਾ ਵੀ ਭੜਕਾਤਾ।